ਉਹ ਯੋਗਾ ਕਰ ਰਹੇ ਹਨ ਅਤੇ ਓਹਨਾਂ ਨੂੰ ਸਿਖਾਉਣ ਵਾਲਾ ਇੱਕ ਟੀਚਰ ਵੀ ਓਹਨਾਂ ਦੇ ਨਾਲ ਯੋਗਾ ਕਰ ਰਿਹਾ ਹੈ ਇੱਕ ਖੁੱਲ੍ਹੀ ਥਾਹ ਵਿੱਚ।

ਉਹਨਾਂ ਦੀ ਕੰਪਨੀ ਦਾ ਨਾਮ ਵਾਡੀਲਾਲ ਹੈ ਜਿਹਦੇ ਵਿੱਚ ਮੈਨੂੰ ਪੇੜ ਵੀ ਦਿਖ ਰਹੇ ਹਨ ਤੇ ਆਈਸਕਰੀਮ ਰੱਖਣ ਵਾਲੀ ਫ੍ਰਿੱਜ ਦਿਖ ਰਹੀ ਹੈ

ਓਹ ਇਮਾਰਤ ਇੱਕ ਚਰਚ ਹੈ ਅਤੇ ਓਹਦੇ ਆਲ਼ੇ ਦੁਆਲ਼ੇ ਮੈਨੂੰ ਪੇੜ ਵੀ ਦਿੱਖ ਰਹੇ ਹਨ।

ਮੈਨੂੰ ਇਸ ਇਮੇਜ ਵਿੱਚ ਇੱਕ ਜੰਗਲ ਦਿਖ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਪੇੜ ਲੱਗੇ ਹੋਏ ਹਨ।

ਮੈਨੂੰ ਇਸ ਇਮੇਜ ਵਿੱਚ ਇੱਕ ਸੜਕ ਦਿਖ ਰਹੀ ਹੈ ਜਿੱਥੇ ਕਿ ਆਲੇ ਦੁਆਲੇ--

ਮੈਨੂੰ ਇਸ ਇਮੇਜ ਵਿੱਚ ਇੱਕ ਪਾਰਟੀ ਦਾ ਦ੍ਰਿਸ਼ਯ ਦਿੱਖ ਰਿਹਾ ਹੈ ਜਿੱਥੇ ਕੀ ਇੱਕ ਬੱਚੇ ਦੇ ਜਨਮਦਿਨ ਦੇ--

ਮੈਂਨੂੰ ਇਸ ਇਮੇਜ ਵਿੱਚ ਇਕ ਖੁੱਲ੍ਹੀ ਜਗ੍ਹਾ ਦਿੱਖ ਰਹੀ ਹੈ ਜਿੱਥੇ ਕੀ ਘਾਹ ਲੱਗੀ ਹੋਈ ਹੈ।

ਮੈਨੂੰ ਇਸ ਇਮੇਜ ਵਿੱਚ ਇਹ ਇਮੇਜ ਦਿਖ ਰਹੀ ਹੈ ਜਿਸ ਦੇ ਵਿੱਚ ਬਹੁਤ ਹੀ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਘਰ ਬਹੁਤ ਹੀ ਵੱਡਾ ਲੱਗ ਰਿਹਾ ਹੈ ਅਤੇ ਉਸਦਾ ਰੰਗ ਗੇਟ ਦਾ ਰੰਗ ਕਾਲਾ ਹੈ।

ਇਸ ਦਾ ਐਟਮੋਸਫੇਅਰ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਅਤੇ ਕੁਰਸੀਆਂ ਦਾ ਰੰਗ ਕਾਲਾ ਅਤੇ ਚਿੱਟਾ ਐ।

ਮੈਂਨੂੰ ਇੱਸ ਇਮੇਜ ਵਿੱਚ ਇੱਕ ਪਬਲਿਕ ਔਫਿਸ ਦਿਖ ਰਿਹਾ ਐ ਜੋ ਕਿ ਪਬਲਿਕ ਦੀ--

ਜਿਸ ਤੇ ਲਾਗੇ ਦੁਕਾਨਾਂ ਵੀ ਹਨ ਜਿੱਥੇ ਬਹੁਤ ਸਾਰਾ ਸਮਾਨ ਵੇਚਣ ਵਾਸਤੇ ਰੱਖਿਆ ਗਿਆ ਹੈ।

ਇਸ ਦੇ ਵਿੱਚ ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦਾ ਸਮਾਨ ਹੈ ਜਿਵੇਂ ਕਿ ਕਾਪੀਆਂ ਕਿਤਾਬਾਂ।

ਇਹਦੇ ਵਿੱਚ ਲੋਕੀ ਆਪਣਾ ਖਾਣਾ ਖਾ ਰਹੇ ਹਨ ਕੈਫੇ ਦੀ ਸਜਾਵਟ ਬਹੁਤ ਹੀ ਜਿਆਦਾ ਸੋਹਣੀ ਹੈ ਅਤੇ ਉਸਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।

ਸੇਬ ਸੰਤਰੇ ਅਤੇ ਖਰਬੂਜੇ ਵੀ ਦਿਖ ਰਹੇ ਹਨ ਇਹਦੇ ਵਿੱਚ ਹੋਰ ਵੀ ਤਰ੍ਹਾਂ ਦੇ ਫਰੂਟ ਹਨ ਜਿਵੇਂ ਕਿ ਹਦਵਾਣਾ ਜੋ ਕਿ ਬਹੁਤ ਮਿੱਠਾ ਲੱਗ ਰਿਹਾ ਹੈ।

ਮੈਨੂੰ ਏਸ ਇਮੇਜ ਵਿੱਚ ਇੱਕ ਫੋਰਚੂਨ ਔਰਿਜਿਨਲ ਢੀਂਗਰਾ ਏਂਟਰਪ੍ਰਾਈਸੇਸ ਦੀ ਦੁਕਾਨ ਦਿੱਖ ਰਹੀ ਹੈ।

ਇਸਦੇ ਆਲੇ ਦੁਆਲੇ ਲੋਕੀ ਵੀ ਬੈਠੇ ਹੋਏ ਹਨ ਅਤੇ ਆਲੇ ਦੁਆਲੇ ਬੈਠਣ ਦੀ ਜਗ੍ਹਾ ਵੀ ਹੈ।